lunch ਵਿੱਚ ਪਤਾ ਨੀ ਚੂਈ ਨਿਕਲੀ ਪਤਾ ਨੀ ਛਿਪਕਲੀ ਕੁੱਝ ਇਸ ਤਰ੍ਹਾਂ ਦਾ ਨਿਕਲੀਆ ਸੀਗਾ ਏਵੈ news ਫੈਲੀ ਕਸੀ ਪਿਛੇ ਤੇ ਹਾਂ ਚਲੋ restaurant ਵਾਲਿਆ ਨੂੰ ਧਿਆਨ ਦੇਣਾ ਚਾਹੀਦਾ ਆਪਣੇ ਖਾਣੇ ਤੇ ਬਿਲਕੁਲ ਕੀ ਕੀ ਉਹ ਬਣਾ ਰਹੇ ਏਸਾਫ਼ ਸਫਾਈ ਚ ਧਿਆਨ ਰੱਖਣਾ ਚਾਹੀਦਾ ਉਹਨਾ ਦੇ chefs ਨੂੰ ਉਹਨਾ ਦੇ waiter ਨੂੰ honors ਨੂੰ ਆਪ ਧਿਆਨ ਰੱਖਣਾ ਚਾਹੀਦਾ ਤੇ ਹਾਂਜੀ ਬਿਲਕੁਲ best ਏ ਜੀ ਉਹਨਾ ਨੂੰ ਉਹ ਕਿਹੜਾ ਧਿਆਨ ਰੱਖਦੇ ਨੇ ਏਵੈ ਮੇਂ ਦੇਖੇ ਇੱਕ ਇੱਕ ਵਾਰ ਸਮਾਨ ਆ ਗਿਆ ਬਣਾ ਤਾਂ ਆਪਾਂ public ਨੂੰ ਦੇਤਾ ਠੀਕ ਏ ਹੁਣ ਉਹ public ਦੇਖਦੀ ਨੀ ਨਾ ਕੀ ਉਹਨਾ ਤੇ ਕੀ effect ਪਾਏਗਾ food ਦਾ ਕੀ ਕਚੀ quality ਦਾ food ਵੀ ਆਪਾਂ ਨੂੰ ਕਿੰਨੇ ਤਰ੍ਹਾਂ ਦੀ body ਨੂੰ ਆਪਾਂ ਨੂੰ energy ਦੇ ਸਕਦਾ ਆਪਾਂ ਨੂੰ ਕਿੰਨੇ ਤਰ੍ਹਾਂ ਦੇ ਫਾਇਦੇ ਦੇ ਸਕਦਾ ਇੱਕ ਉਹੀ ਜਿਹੜਾ ਨਾ ਹੀ ਉਹ food ਵਧੀਆ ਹੋਏ ਗਾ ਉਹ ਆਪਣੇ ਅੰਦਰ digest ਹੀ ਨਹੀਂ ਹੋਏਗਾ ਆਪਾਂ ਨੂੰ ਕਿੰਨੇ ਤਰ੍ਹਾਂ ਦੀ ਬਿਮਾਰੀਆਂ ਦੇ ਗਾ ਫਿਰ ਆਪਾਂ ਸਹਾਰਾ ਲਵਾਗੇ ਉਹ ਵੀ ਜਿਸ ਜਿਸ point ਤੇ ਆਪਾਂ ਨੂੰ ਆਪਣੀ body ਵਾਸਤੇ ਬਿਲਕੁਲ ਵੀ ਉਹ ਠੀਕ ਨੀਂ ਹੋਏਗਾ ਕਿਉਂਕਿ ਆਪਾਂ ਇੱਕ ਪੋਸਟਿਕ ਖਾਵਾਗੇ food ਤਾਂ ਆਪਾਂ ਨੂੰ ਜਿੰਨੇ level ਦੀ energy ਮਿਲੇਗੀ ਆਪਾਂ ਨੂੰ family ਕਿੰਨੀ update ਹੋਏਗੀ ਕੀ ਆਪਾਂ ਨੂੰ ਸੋਚ ਵਿਚਾਰ ਕੇ ਆਪਾਂ ਨੂੰ ਲੈਣਾ ਚਾਹੀਦਾ food ਹਾਂਜੀ ਹਾਂਜੀ ਹਾਂਜੀ ਬਿਲਕੁਲ ਆ ਵੈਸੇ ਇਹ ਤੁਹਾਡੀ ਗੱਲ ਬਿਲਕੁਲ ਸਹੀ ਏ ਜੀ ਤੇ families ਨੂੰ ਆਪ ਇਕੱਠੇ ਬੈ ਕੇ ਰੋਟੀ ਖਾਣੀ ਚਾਹੀਦੀ ਹੈ ਉਹਨਾ ਨੂੰ ਘਰ ਬੈ ਕੇ

ਪਰ ਪਿਛੇ ਵੈਸੇ ਇੱਕ marriage attend ਕੀਤੀ ਸੀਗੀ ਤੇ ਉੱਥੇ last month ਮੈਂ marriage ਤੇ ਗਿਆ ਸੀ family ਨਾਲ ਉੱਥੇ food ਹਰ ਜਗ੍ਹਾ ਅੱਮਤਲਬ ਇਹੀ ਏ fast food ਜਿਆਦਾ ਚੱਲਣ ਲੱਗ ਗਿਆ ਉੱਥੇ pizza burger noodles ਪਹਿਲਾਂ ਏਵੈ ਵਿਆਹ ਚ ਨਹੀਂ ਹੁੰਦਾ ਸੀਗਾ ਪਹਿਲਾਂ ਸਿਰਫ simple snack ਹੁੰਦੇ ਸੀ ਦੋ ਚਾਰ ਜਿਵੇਂ ਪਨੀਰ ਹੋ ਗਿਆ ਆ mushroom ਹੋ ਗਈ ਟਿੱਕੇ ਵਗੈਰਾ ਹੁੰਦੇ ਸੀ ਦੋ ਚਾਰ ਜੇ ਦੇਖਿਆ ਜੇ ਪਰ ਅੱਜਕਲ ਦੇ marriage ਵਿੱਚ ਦੇਖੀਏ ਕੀ trend ਹੀ ਚੱਲ ਗਿਆ ਪਿਜ਼ੇ ਵੀ ਰੱਖਣੇ ਏ ਜੀ noodle ਵੀ ਰੱਖਣੀ ਏ ਗੋਲ ਗਪੇ and ਜੋ ਜੋ ਬਾਹਰ ਮਿਲਦਾ ਉਹ ਸਭ ਕੁੱਝ ਉਹਨਾ ਨੇ verities ਰੱਖਣੀ ਹੀ ਰੱਖਣੀ ਹੈ ਰੋਟੀ ਵਿੱਚ ਤਾਂ ਹੋਰ ਵੀ ਜਿਆਦਾ verities ਹੋਣ ਲੱਗ ਗਿਆ ਜੇ ਆਪਾਂ non VEG ਦੇਖ non VEG ਵੀ ਦੇਖੀਏ ਉਹਨਾ ਚ ਵੀ ਬਹੁਤ ਜਿਆਦਾ ਵੇਰਾਈਟੀਆ ਆਣ ਲੱਗ ਗਈਆਂ ਤੇ non VEG ਵੀ ਚਲੋ ਬਹੁਤ ਲੋਕੀ prefer ਕਰਦੇ ਏ ਠੀਕ ਏ ਇੱਕ ਤਰ੍ਹਾਂ ਨਾਲ ਖਾਣਾ ਚਾਹੀਦਾ non VEG ਵੀ ਪਰ non VEG ਨਾਲ ਵੀ ਹੁਣ ਤੁਸੀਂ ਪਿਛੇ ਸੁਣਿਆ ਸੀ ਕੀ china ਦਾ ਕੇਸ ਆਇਆ ਸੀਗਾ ਸਾਰੇ ਪਾਸੇ ਕੋਰੋਨਾ ਫੇਲ ਗਿਆ ਸੀਗਾ ਉਹ ਕਰੋਨਾ ਬੀਮਾਰੀ ਵੀ ਇੱਕ ਜਾਨਵਰ ਤੋਂ ਹੀ ਸ਼ੁਰੂ ਹੋਈ ਸੀਗੀ

ਉਹਦੇ ਚ ਵੀ ਕੋਈ point ਹੋਇਆ ਹੋਣਾ ਜਾ ਕੁੱਝ ਹੋਇਆ ਹੋਣਾ ਹੋਣੀ ਤਾਹੀ ਏਵੈ ਹੋਇਆ ਨਹੀਂ ਤਾਂ ਹੋਣਾ ਨਹੀਂ ਸੀ ਜੇ ਆਪਾਂ ਇੱਕ ਅੱਛੀ quality ਦਾ ਉਹ ਵੀ non VEG ਲਵਾਂਗੇ ਆਪਣੇ benefit ਏ ਆਪਣੇ ਨੂੰ benefit ਏ ਅੱਜਕਲ ਤੁਸੀਂ ਦੇਖਲੋ ਬੱਚੇ abroad ਜਾ ਰਹੇ ਹੇਗੇ ਕੀ ਦੇਖਲੋ ਕਿੰਨਾ ਉੱਥੇ ਏ ਨਾ ਕਿਹੜਾ ਹੁਣ ਬਿੰਨਾ parents ਤੋਂ ਹੁੰਦੇ ਨੇ ਗੇ ਉਹ ਇੱਕਲੇ ਹੁੰਦੇ ਨੇ ਉਹਨਾ ਕੋਲ ਕਿਹੜਾ

ਇਹ ਉਮਰਾ ਛੋਟੀ ਛੋਟੀ young age ਦੇ ਵਿੱਚ ਲੋਗ ਇੰਨੇ ਬੀਮਾਰ ਹੋ ਜਾਂਦੇ ਨੇ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਤੁਸੀਂ ਦੇਖਿਆ ਕਕਰੋਨਾ ਹੋਇਆ ਸੀਗਾ ਜਦੋ ਕਰੋਨਾ ਹੋਇਆ ਸੀਗਾ ਇਹ ਬੰਦਿਆ ਨੇ ਵੈਸੇ ਬਾਹਰਲਾ ਸਭ ਕੁੱਝ ਛੱਡ ਤਾਂ ਸੀਗਾ ਹੁਣ ਘਰੇ ਈ ਬਣਾਨ ਲੱਗ ਗਏ ਸਭ ਕੁੱਝ ਇਸ ਚ ਇੱਕ ਬਹੁਤ ਵਧੀਆ ਚੀਜ ਸੀਗੀ ਕੀ ਸਾਰੀ family ਇੱਕਠੀ ਹੁੰਦੀ ਸੀ ਘਰ ਹੀ food ਬਣਾਂਦੇ ਸੀ ਵਧੀਆ ਆਪਣਾ ਸ਼ਾਮ ਨੂੰ ਸਾਰੇ ਇੱਕਠੇ ਹੁੰਦੇ ਸੀਗੇ ਤੇ ਕੋਈ ਕੋਈ ਚੀਜ ਬਣਾ ਰਿਹਾ ਕੋਈ ਜਲੇਬੀਆਂ ਬਣਾ ਰਿਹਾ ਕੋਈ ਨਵੀ ਨਵੀ ਚੀਜ਼ਾਂ ਸਿਖਿਆ ਲੋਕਾ ਨੇ ਇਹ ਬਹੁਤ ਵਧੀਆ ਮੈਂ ਵੀ ਆਪਣੀ family ਨਾਲ ਬੈ ਕੇ ਬਹੁਤ ਕੁੱਝ ਸਿਖਿਆ ਕਰੋਨਾ time ਚ ਜਦੋ ਅਸੀਂ ਘਰ ਹੁੰਦੇ ਸੀਗੇ ਨਵੇ

hello

ਹਾਂਜੀ

ਸਲਵਾਰ ਸੂਟ ਹਾਂਜੀ ਸੂਟ ਦੱਸ ਦਿਓ ਫ਼ੇਰ ਸਲਵਾਰ ਦੱਸ ਦਿਓ ਪਹਿਲਾਂ ਸੂਟ ਦੀ cutting ਦੱਸ ਦਿਓ

ਠੀਕ ਹੈ

ਤੀਰਾ ਵੀ ਨਾਪਨਾ ਹੈ

ਤੀਰਾ ਵੀ ਨਾਪਣਾ ਹਾਂਜੀ ਤੀਰਾ ਨਾਪਣ ਤੋਂ ਬਾਅਦ

ਠੀਕ ਹੈ

ਮੋਢਾ ਨਾਪ ਕੇ ਫ਼ੇਰ ਗਲਾ ਵਗੇਰਾ check ਕਰਨਾ ਵੀ ਗਲੇ ਸੂਟ ਦੀ ਗਲੇ ਦੀ length ਕਿੰਨੀ ਹੈ ਗਲਾ ਨਾਪਣਾ ਹੈ breast ਕਮਰ hip

ਸੇਡ ਸਲਾਈ

ਠੀਕ ਹੈ ਜੀ ਜੇ ਆਪਾਂ lining ਆਲਾ ਸੂਟ ਬਣਾਉਣਾ ਤਾਂ measurement ਓਹੀ ਹੋਣੀ ਚਾਹੀਦੀ ਹੈ ਕਿ ਆਪਾਂ ਉਸ ਤੋਂ ਥੋੜਾ ਖੁੱਲਾ ਰੱਖਣਾ ਚਾਹੀਦਾ ਆਪਾਂ ਨੂੰ

ਵੀ lining ਲੱਗਣ ਤੇ ਉਹ tight ਜੀ ਹੋ ਜਾਂਦੀ ਹੈ ਸ਼ਾਇਦ

ਹਮ cotton ਵਾਲਾ ਸੂਟ cotton ਵਾਲਾ ਸੂਟ ਵੀ ਆਪਾਂ ਏਵੇਂ ਬਣਾ ਸਕਦੇ ਹੈ ਹਾਂਜੀ cotton

ਧੋ ਕਿ ਬਣਾਉਣਾ ਚਾਹੀਦਾ ਉਹ ਵੀ shrink ਹੋ ਜਾਂਦਾ ਹਾਂਜੀ cotton ਦਾ ਸੂਟ ਵੀ ਹੋ ਜਾਂਦਾ lining ਵੀ cotton type ਹੁੰਦੀ ਹੈ

shirt ਦਾ ਨਾਪ ਲੈਕੇ ਮਤਲਬ ਕਿ ਉਹਦਾ shirt ਨੂੰ fold ਕਰਕੇ cutting ਕਰਕੇ ਨਾਪ length

ਮਤਲਬ ਕਿ ਅੱਧ ਕਰਕੇ ਜਿਵੇਂ ਕਮਰ hip ਲਗਾ ਲੋ breast ਲਗਾਲੋ ਵੀਹ ਹੈ ਤਾਂ ਉਹਦਾ ਅੱਧ ਦਸ ਹੋਇਗਾ ਜੇ fold ਕਰਕੇ shirt ਕਰਦੇ ਹਾਂ ਨਿਸ਼ਾਨ ਲਗਾਉਣੇ ਹਾਂ

ਅੱਧ ਕਰਕੇ ਜਿਵੇਂ ਕਮਰ ਚੋਦਾਂ ਹੈ ਤਾਂ ਉਹਦਾ ਅੱਧ ਸੱਤ ਹੋਏਗਾ

lining ਸੂਟ ਦੀ ਏਵੇਂ ਨਿਸ਼ਾਨੀ ਲਗਾਉਂਦੇ ਹਾਂ ਤਾਂ ਅੱਧਾ ਇੰਚ ਵਧਾ ਕੇ ਰੱਖਣਾ ਹੈ

lining ਆਪਾਂ ਪੂਰੀ ਕਪੜੇ ਦੇ according ਜਿੰਨੀ ਆਪਣੀ length ਆ ਓਨੀ ਓ ਰੱਖਣੀ ਆ ਨਹੀ ਥੋੜੀ ਘੱਟ ਹੁੰਦੀ ਹੈ ਜੇ shirt ਚ ਲਗਾਉਣੇ ਹਾਂ ਕਿਉਂਕਿ ਨੀਚੇ fold ਵੀ ਹੋ ਜਾਂਦੀ ਹੈ ਤੇ shirt ਤੋਂ ਥੋੜੀ ਘੱਟ ਹੁੰਦੀ ਹੈ ਕਿੰਨੀ ਕੀ

shirt ਤੋਂ ਚਾਰ ਪੰਜ ਆਪਾਂ ਨੇ ਘੱਟ ਰੱਖ ਕੇ ਫ਼ੇਰ folding ਦੇਣੀ ਹੈ ਹਾਂ ਫ਼ੇਰ folding ਦੇਣੀ ਆ ਫ਼ੇਰ folding ਦੇਣੀ ਜੇ ਆਪਾਂ ਡਾਟ ਵਗੇਰਾ ਪਾਉਣੇ ਆ ਫ਼ੇਰ ਆਪਾਂ ਕਿੰਨਾ ਕੁ gap ਰੱਖਾਗੇ ਡਾਟ ਦੇ ਵਿੱਚ ਡਾਟ plates ਹਾਂਜੀ plates plates ਉਹ ਜਿਵੇਂ ਕੋਈ ਪਤਲਾ ਬੰਦਾ ਹੈ ਉਹਦੇ ਦੋ ਹਮ ਦੋ ਸਵਾ ਦੋ

ਜਿਹੜੀ ਆਪਣੀ center ਪ੍ਲੋਈ ਹੁੰਦੀ ਹੈ ਜੇ ਉਹਦੇ ਵਿੱਚ ਆਪਣਾ ਹੁੰਦਾ ਹੈਗਾ ਸਾਡੇ ਤਿੰਨ center ਆਲੀ ਜਿਹ੍ਡੋ ਦੋ ਪ੍ਲੋਈਆਂ ਨੀ ਪੈਂਦੀਆਂ ਸੇੰਟਰ ਚ ਜਿਹੜਾ gap ਹੁੰਦਾ ਉਹ ਪ੍ਲੋਈ ਦਾ

ਉਹਦਾ ਤਿੰਨ ਇੰਚ ਦਾ gap ਹੋਣਾ ਚਾਹੀਦਾ

ਤੇ ਜਿਹੜੀ ਇਹ ਪਾਈਪਿੰਨ ਵਗੇਰਾ ਗਲੇ ਦੇ ਵਿੱਚ ਲਗਾਉਣੀ ਹੋਵੇ ਤਾਂ ਉਹ ਜਰੂਰੀ ਆ ਵੀ ਇੱਕ ਪੈਰ ਨਾਲ ਏ finishing ਆਉਗੀ ਆਪਾਂ ਦੋ ਨਾਲ ਲਗਾ ਨੀ ਸਕਦੇ ਨਹੀ ਦੋ ਨਾਲ ਵੀ ਲਗਾ ਸਕਦੇ ਹਾਂ ਪਾਈਪਿੰਨ ਜਿਹੜਾ ਬੰਦਾ trained ਹੈ ਉਹੀ ਲਗਾ ਸਕਦਾ

ਜੇ ਆਪਾਂ ਨੂੰ mostly ਜਿਹੜਾ ਆਪਣਾ ਗਲਾ ਵਗੇਰਾ ਗਿਰਦਾ ਰਹਿੰਦਾ ਉਹਦੇ ਲਈ ਆਪਾਂ ਗਲੇ ਦਾ ਕੀ ਹਿਸਾਬ ਕਿਤਾਬ ਰੱਖਾਂਗੇ ਉਹਦਾ back ਗਲਾ ਜਿਆਦਾ ਤੀਰਾ ਜਿਆਦਾ ਰੱਖਿਆ ਹੋਏਗਾ

gap ਵਾਲੇ ਦੀ cutting ਜਿਆਦਾ ਹੋਇਗੀ ਢਾਈ ਤਿੰਨ

cutting ਰੱਖ ਦਿੰਦੇ ਆ ਉਹਦੇ ਨਾਲ ਵੀ ਗਲਾ ਗਿਰਦਾ ਹੈ ਫ਼ੇਰ ਆਪਾਂ ਨੂੰ ਕਿੰਨੀ ਕੁ ਮਤਲਬ ਕੀ ਆਪਾਂ ਰੱਖੀਏ ਉਹਦੀ ਗਲੇ ਦੀ ਜਿਵੇਂ ਜਿਹਦਾ ਤੀਰਾ ਤੇਰਾਂ ਹੈ ਜਾਂ ਘੱਟ ਹੈ ਮਤਲਬ ਉਹਦਾ ਤਾਂ ਦੋ ਵੀ ਬਹੁਤ ਹੈ

ਜਿਹੜਾ ਤੀਰਾ ਜਿਆਦਾ ਹੈ ਉਹ ਢਾਈ ਵੀ ਰੱਖ ਸਕਦਾ ਹੈ ਠੀਕ ਹੈ ਮਤਲਬ ਕੀ

ਤਾਂ ਉਹਦੇ according ਆਪਣਾ ਉਹ ਰੱਖ ਸਕਦੇ ਹਾਂ ਜੇ ਆਪਾਂ ਜਿਹਦੀ ਛਾਤੀ ਚੋੜੀ ਹੈ ਤਿੰਨ ਵੀ ਰੱਖਾਂਗੇ ਤਾਂ ਵੀ ਨੀ ਗਿਰੁਗਾ ਪਰ ਜਿਹਦੀ ਛਾਤੀ ਨਹੀ ਹੈ ਉਹਦਾ ਰੱਖ ਤਾਂ ਮੋਢਾ ਗਿਰੁਗਾ

ਆਪਾ ਗਲੇ ਬ੍ਵ੍ਵ੍ਗੇਰਾ ਤੇ ਵੀ ਪਾਈਪਿੰਨ ਲਗਾ ਸਕਦੇ ਹਾਂ ਅੱਛੀ ਲੱਗਦੀ ਆ ਉਹ ਵੀ ਹਾਂਜੀ ਲਗਾ ਸਕਦੇ ਹਾਂ ਘੇਰੇ ਤੇ ਵੀ ਲਗਾ ਸਕਦੇ ਹਾਂ child chalks ਤੇ ਵੀ ਲਗਾ ਸਕਦੇ ਹਾਂ

ਲੈਸ ਵਗੇਰਾ ਵੀ ਲਗਾ ਸਕਦੇ ਹਾਂ ਬਰੀਕ ਵਾਲੀ ਲੈਸ ਵਗੇਰਾ ਵੀ ਲਗਾ ਸਕਦੇ ਹਾਂ ਤੇ ਕੀ ਕਹਿਨੇ ਆ ਜੇ ਆਪਾਂ ਬਾਵਾਂ ਦੀ cutting ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜੀ ਗੁਲਾਈਆਂ ਪੈਂਦੀਆਂ ਉਹ ਆਪਾਂ ਪਹਿਲਾਂ ਪਾ ਸਕਦੇ ਹਾਂ ਕਿ ਬਾਅਦ ਚ ਉਹ ਪਹਿਲਾਂ ਵੀ ਪਾ ਸਕਦੇ ਹਾਂ ਬਾਅਦ ਚ ਵੀ ਕਈ ਪਹਿਲਾਂ ਪਾਉਂਦੇ ਹੈਗੇ ਪਹਿਲਾਂ ਵੀ ਠੀਕ ਹੈ ਠੀਕ ਹੈ ਜੀ

ਉਹ ਜਿਆਦਾਤਰ ਏਵੇਂ ਹੁੰਦਾ ਵੀ cutting ਕਰਦੇ time ਵੀ ਪਾਇਆ ਜਾਂਦਾ ਹੈ

ਜੇ ਮੰਨੋ ਆਪਣਾ ਹੁਣ ਆਪਾਂ ਨੇ ਬਾਂਹ ਜ੍ਡਨੀ ਹੈ ਉਹਦੇ ਚੋਂ ਤਾਂ ਆਪਾਂ ਨੂੰ ਆਪਣੀ ਜਿਵੇਂ length ਸਾਢੇ ਨੋ ਆ ਤਾਂ ਬਾਂਹ ਦੇ ਵਿੱਚ ਵੀ ਆਪਾਂ ਸਾਢੇ ਨੋ ਮੋਢਾ ਲਵਾਂਗੇ ਬਾਂਹ ਦੇ ਵਿੱਚ ਜਿਵੇਂ ਸਾਢੇ ਨੋ shirt ਵਿੱਚ ਕਿਹਾ

ਹੁਣ ਮੋਢਾ ਮੇਰਾ ਤਿਆਰ ਪੂਰਾ ਸਾਢੇ ਨੋ ਹੈ ਹੁਣ ਬਾਂਹ ਜ੍ਡਨੀ ਹੈ ਤੇ ਮੈਂ ਉਹਦੇ ਚੋਂ ਵੀ ਇੰਨਾ ਲਵਾਂਗੀ ਨਹੀ ਉਹਦੇ ਚ ਘੱਟ ਰੱਖਿਆ ਜਾਵੇਗਾ

ਹਾਂ cutting ਨੀ cutting ਜਦੋਂ cutting ਕਰਾਂਗੇ cutting ਤਾਂ ਆਪਣੀ ਸਾਢੇ ਸੱਤ ਦੀ ਹੋਇਗੀ

ਤੇ ਜਦੋਂ ਆਪਾਂ ਨਿਸ਼ਾਨ ਲਗਾਉਂਦੇ ਹਾਂ ਤਾਂ ਮੋਢਾ ਵੱਧ ਜਾਂਦਾ ਵੱਧ ਜਾਂਦਾ ਠੀਕ ਹੈ ਜੀ ਹਾਂ ਜਦੋਂ ਆਪਾਂ ਕਮਰ ਦੇ hip ਦੇ breast ਦੇ ਨਿਸ਼ਾਨ ਲਗਾਉਣਗੇ ਤਾਂ ਅਮ ਮੋਢੇ ਨੇ ਵੱਧ ਜਾਂ ਹੈ

ਸਾਢੇ ਸੱਤ ਦੇ ਨਿਸ਼ਾਨ ਤੇ ਹੀ ਲਗਾਈ ਜਾਂਦੀ ਹੈ

ਤੇ ਆਪਾਂ ਨੇ ਉੱਪਰ ਤੋਂ ਕਿੰਨੇ ਇੰਚ ਲੈਣਾ ਉਹਦੇ ਵਾਸਤੇ ਗੋਲਾਈਆਂ ਪਾਉਣ ਵਾਸਤੇ ਉੱਪਰ ਤੋਂ ਕਿਵੇਂ ਕਿਹ ਰਹੇ ਹੋ ਜਿਵੇਂ ਕਈ ਜਾਣੇ ਦੋ ਲੈ ਲੈਂਦੇ ਨੇ ਤਿੰਨ ਲੈ ਲੈਂਦੇ ਨੇ

ਤਾਂ ਆਪਣੇ ਵਰਗੇ ਕਿੰਨਾ ਕੁ ਲੈਣਗੇ ਆਪਣੇ ਵਰਗਿਆਂ ਲਈ ਦੋ ਬਹੁਤ ਹੈ

ਹਾਂ ਜੇ ਕੋਈ ਜਿਆਦਾ ਮੋਟਾ ਬੰਦਾ ਹੈ ਮਤਲਬ ਕੀ ਉਹਦੇ ਲਈ ਢਾਈ ਰੱਖਦੇ ਹਾਂ

ਆਪਾਂ ਅਮ ਮਤਲਬ ਕੀ ਅੱਗੇ ਅੱਗੇ ਹੀ ਡਾਟ ਪੈਦੇ ਏ ਪਿੱਛੇ ਵੀ ਪੈਂਦੇ ਨੇ ਡਾਟਸ ਹਾਂਜੀ back ਤੇ ਵੀ ਪੈਂਦੇ ਆ ਤੇ ਡਾਟ ਕਾਹਦੇ ਵਾਸਤੇ ਹੁੰਦੇ ਨੇ ਆ

ਜਰੂਰੀ ਤਾਂ ਨਹੀ ਹੈ ਕਈ ਪਾਉਂਦੇ ਆ fitting ਲਈ ਪਾਉਂਦੇ ਹੈਗੇ ਜੇ ਕੋ ਮੋ

ਬੰਦਾ ਹੈ ਹਾਂ ਉਹ ਵੀ ਉਹਨਾ ਦੀ ਹੈ ਵੀ ਪਾ ਪਾ ਸਕਦੇ ਹਾਂ ਉਹ ਅੱਛਾ ਉਹਨਾ ਦੀ ਉਹਦੇ ਨਾਲ fitting ਆਉਂਦੀ ਹੈ ਨਹੀ ਤਾਂ ਉਹਨੇ

ਅੱਛਾ ਜੀ ਠੀਕ ਹੈ ਤੇ ਜੇ ਆਪਾਂ ਮਤਲਬ ਕੀ ਆਪਾਂ ਆਪਣੀ ਜਿਵੇਂ ਕਮੀਜ ਦਾ ਹੁਣ ਨੀਚੇ ਆਲਾ ਪੱਲਾ plain ਰੱਖਦੇ ਹਾਂ ਉਹਨੂੰ ਆਪਾਂ round shape ਚ ਵੀ cutting ਕਰ ਸਕਦੇ ਹਾਂ ਕਿਹੜਾ ਸਹੀ shirt ਦਾ piece ਹਾਂ shirt ਦਾ piece ਨੀਚੇ ਤੋਂ ਆਪਾਂ round ਕਰਕੇ ਵੀ cutting ਕਰਕੇ ਵੀ ਪਾਈਪਿੰਨ ਲਗਾ ਸਕਦੇ ਹਾਂ ਹਾਂਜੀ ਗੋਲ ਘੇਰਾ ਬਣਾ ਸਕਦੇ ਹਾਂ ਗੋਲ ਠੀਕ ਹੈ ਜੀ ਉਹਦੇ ਤੇ ਫਿਰ ਲੈਸ ਵਗੇਰਾ ਅੱਛੀ ਲੱਗੂ ਗੀ ਲੈਸ ਵੀ ਲਗਾ ਸਕਦੇ ਹਾਂ ਪਾਈਪਿੰਨ type ਵੀ ਲਗਾ ਸਕਦੇ ਹਾਂ